ਹਾਂ ਜੀ ਹਾਂ ਕੋਈ ਨਾ ਕੋਈ ਚੱਲਦੀ ਹੁੰਦੀ ਏ ਜੀ

ਹੁਣ ਬਾਹਰੋ ਕੁੱਝ ਪਿੱਛੇ ਗਾਣੇ ਗੁਣੇ ਵਾਲੇ ਆ ਜਾਂਦੇ ਏ ਹੁਣ ਵਿੱਚ ਏ film ਵਾਲੇ ਆ ਗਏ

ਹਾਂ ਇਹ ਦੇਖ ਲੋ ਪਹਿਲਾਂ ਮੇਰੇ ਖਿਆਲ ਚ ਉਹ film ਵੀ ਹੋਈ ਸੀ ਅਹ ਅਹ ਗੋਲਕ ਬੁਗਨੀ ਬਟੂਏ ਦੀ film ਲਾਈ ਤੀ ਇੱਕ

ਅੱਛਾ ਉਹ ਜਿਹੜੀ ਲਾਲ ਜੀ ਹਵੇਲੀ ਚ ਹੋਈ ਹੋਣੀ ਏ

ਲਾਲ ਜੀ ਕੋਠੀ ਜੀ ਇੱਕ ਬਜਾਰ ਦੇ ਅੰਦਰ ਉੱਥੇ ਹੋਈ ਹੋਣੀ ਹਾਂ ਉੱਥੇ ਹੋਈ ਏ ਜੀ ਫਿਲਮ ਹਾਂਜੀ ਹਾਂ ਉਹ ਜਿਆਦਾ center point ਜਾ ਪਤਾ ਨੀਂ ਕੀ ਪਸੰਦ ਆਇਆ ਹੋਇਆ ਉਹਨਾ ਨੂੰ ਉੱਥੇ ਈ ਹੁੰਦੀ ਏ ਉਹ sir ਬਾਜਾਰ ਕਰਕੇ ਏ ਨਾ ਸਾਰੀ ਰੋਣਕ ਮੇਲਾ ਵੀ ਉੱਥੇ ਚੱਲਦਾ ਹਾਂ ਰੋਣਕ ਮੇਲਾ ਕੁੱਝ ਜਾਂ ਬਾਜਾਰ ਚ ਦਿਖਾਣਾ ਹੋਵੇ ਕੁੱਝ ਦਿਖਾਉਣਾ ਹੋਵੇ

ਹੋਰ ਕੋਈ singer ਦੀ ਹੋਰ ਉਹ ਤਾਂ ਬਹੁਤ ਆਲੇ ਜੀ ਉਰੇ ਆਪਣਾ ਗੁਰਦੁਵਾਰਾ ਸਮਾਨ ਵੀ ਵਾਲੇ ਏ ਇੱਕ ਵਾਰ ਤਾਂ ਉਦੋਂ ਹੋਈ ਸੀ ਉਦੋਂ ਤਾਂ ਜਦ ਤਾਂ ਅਸੀਂ ਵੀ ਪੜ੍ਹਦੇ ਤੇ ਜੀ

ਦੇਸ਼ ਹੋਇਆ ਪ੍ਰਦੇਸ ਉਹ ਜੂਹੀ ਚਾਵਲਾ ਵਾਲੀ

ਉਹਦੀ ਉਹ ਜੇਲ ਜੇਲ ਦੀ shooting ਸੀਗੀ ਉਰੇ

ਹਾਂ ਜੇਲ ਵਾਲੇ scene ਤੇ ਸਾਇਦ ਜਦ ਤਾਂ ਅੱਗੇ ਥਾਣਾ ਹੁੰਦਾ ਸੀ ਪੁਰਾਣਾ ਹੁਣ ਤਾਂ ਨਵਾ ਬਣ ਗਿਆ

ਹਾਂਜੀ ਹਾਂ ਜਦ ਬੜੇ ਹੋਏ ਸੀ ਉਦੋਂ ਆਇਆ ਥਾ

ਇਹ ਤਾਂ ਕਾਫੀ ਪੁਰਾਣੀ ਹੋਣਗੀਆਂ ਇਹ ਤਾਂ ਮੈਂ ਕਹਿਣਾ ਵੀਹ ਸਾਲ ਹੋ ਗਏ ਆਏ ਨੂੰ ਵੀਹ ਪੱਚੀ ਸਾਲ ਇਹ ਹਾਂਜੀ ਹਾਂ ਹੋ ਗਏ ਹੋਣਗੇ ਇਹ ਗੱਲ ਮੈਨੂੰ ਲਗਦਾ ਜੀ ਦੋ ਹਜਾਰ ਦੇ ਆਸ ਪਾਸ ਦੀ ਗੱਲ ਏ ਮੇਰੇ ਦਿਮਾਗ ਚ

ਜਦ ਆਇਆ ਥਾ

ਹੁਣ ਜਿਹੜਾ ਹੁਣ ਜਿਆਦਾ trend ਹੋ ਗਿਆ

railways railway station ਦੀ shooting ਸੀ ਸਾਰੀ ਉਹਦੀ

ਨਹੀਂ Singh is king ਨੀਂ Singh is being ਜਿਹੜੀ ਦੂਸਰੀ ਆਈ ਤੀ

ਆਪਣਾ ਹੋਰ ਪੰਜਾਬੀ singer ਗਾਣੇ ਗੁਣੇ ਆਲੇ

ਇੱਕ ਉਹ Bollywood ਦਾ singer ਏ ਅਹ ਕਲਾ ਹੋਇਆ actor ਪਤਾ ਨੀਂ ਛੋਟੇ ਕੱਧ ਦਾ ਉਹੀ ਸੀ ਉਹਦੀ ਵੀ ਹੋਈ ਸੀ film ਦੀ shooting ਉਹ ਉਹ ਏ ਤਾਂ ਜੀ ਉਹ ਮੋਸਮ film ਦੀ ਹੋਈ ਤੀ ਜੀ

ਉਹ ਏ ਉਹਦਾ ਈ ਏ ਉਹ ਪੰਕਜ ਕਪੂਰ ਦਾ ਮੁੰਡਾ ਜੀ ਉਹ ਸ਼ਾਹੀਦ ਕਪੂਰ

ਉਹ ਆਇਆ ਤਾ ਉਹ ਵੀ ਆਇਆ ਤਾ ਜੀ ਇਹੀ ਦੋ ਹਜਾਰ ਨੋਂ ਦਸ ਗਿਆਰਾ ਚ ਮੇਰੇ ਖਿਆਲ ਪਤਾ ਨੀਂ ਇਹਨਾ ਦਿਨਾ ਚ ਆਇਆ ਤਾ

ਹਾਂ ਉਹ ਵੀ railway station ਦੀ shooting ਕਰਕੇ ਗਿਆ ਤਾ

ਕਿੱਧਰ ਬਹਾਦੁਰਗੜ੍ਹ kun Fu ਕਰੀ ਤੀ ਉਹਨੇ ਫਾਟਕਾ ਤੇ shooting

ਉਹਦੇ ਬੱਸ station ਵਲੇ scene ਏ ਜਿਹੜੇ ਕੀ ਉਹ ਸਾਰੇ ਉਹਦੇ ਵਾਲੇ ਸੀ ਇੱਕ ਜੇ ਤੁਸੀਂ film ਦੇਖੀ ਹੋਵੇ ਉਸ ਚ ਇੱਕ scene ਸੀ ਉਹ ਖੁੱਲੀ ਜੀ car ਦੇ ਵਿੱਚ ਆਉਂਦਾ ਤੇ ਉੱਧਰੋ train ਆਉਂਦੀ ਏ ਉੱਧਰੋ ਉਹ ਆਉਨੇ ਏ ਬੀ train ਤੋਂ ਪਹਿਲਾਂ ਜਾਉਗੇ ਅਸੀਂ

ਬਾਅਦ ਜਿਹੜਾ ਜਿਆਦਾ ਲੱਗ ਗਏ ਹੋਣ ਆਹ ਗੋਲਕ ਬੁਗਨੀ ਉਹਦੀ ਆਈ ਤੀ ਨਾ

ਇਹ ਤੋਂ ਬਾਅਦ ਜਿਆਦਾ ਲੱਗੇ ਆਉਣ ਉਹ ਉਹ ਤੋਂ ਬਾਅਦ ਜਿਆਦਾ ਲੱਗੇ ਏ ਲੋਕ ਹੋਣ

ਗਿਪੀ ਗਰੇਵਾਲ ਦੀ ਹਾਂਜੀ ਉਹ ਵੀ ਆਇਆ ਤਾ ਉਹ ਉਹ ਉਹਦੀ film ਮੈਨੂੰ ਲੱਗਦਾ ਵੀ ਪਾਣੀ

ਹਾਂ ਪਾਣੀ ਚ ਮਦਾਨੀ ਪਿੱਛੇ ਜੇ ਹੋ ਕੇ ਹਟੀ ਏ ਇਹਦੀ

ਉਹ ਇੱਥੇ ਰਹਿੰਦੇ ਤੇ ਜੀ ਉਹ ਸ਼ੁਰੂ ਚ

ਹਾਂਜੀ ਉਹ ਤਾਂ ਵਾਪਸੀ ਤਬਲਾ ਬਾਦ ਉਹ ਤਬਲਾ ਵਜਾਉਂਦਾ ਤਾ ਜੀ ਗੁਰਦੁਆਰਾ ਸਾਹਿਬ ਚ ਉੱਥੇ ਬਸੀ ਦੇ

ਪਿੱਛੇ ਵੀ ਆਇਆ ਤਾ ਜੀ ਆਹ ਮਿੱਕਾ

ਇਹ ਹੇਂਜੀ ਮੈਂ ਦੇਖਿਆ ਸੀ ਫੋਟੋਆਂ ਉਹਦੀ NET ਤੇ ਪਾਈਆਂ ਹੋਈਆਂ ਹਾਂ NET ਤੇ ਕਈ ਦੋਸਤ ਏ ਉਹਦੇ ਜਿਵੇਂ ਉਹ ਮਿਲ ਕੇ ਆ ਕੇ ਗਿਆ ਘਰੇ ਉਹਨਾ ਨੂੰ ਮਿਲ ਕੇ ਗਿਆ ਨਹੀਂ ਨਹੀਂ ਗੁਰਦੁਆਰੇ ਚ ਤੁਸੀਂ ਫੋਟੋ ਪਾਈ ਹੋਈ ਸੀਗੀ ਪਾਠੀ ਨਾਲ ਹਾਂ ਹੋਊਗਾ ਉੱਥੇ ਵੀ ਆਇਆ ਹੋਣਾ ਇਹ ਆਪਣਾ ਗੁਰੂ ਨਾਨਕ public school ਦੀ building ਉੱਥੇ ਪੜ੍ਹਿਆ ਵੀ ਏ ਮੈਨੂੰ ਲਗਦਾ ਸ਼ੁਰੂ ਚ

ਹਮ ਹਾਂਜੀ ਦੋਨੋ ਪੜ੍ਹੇ ਹੋਣੇ ਜੀ ਮਿੱਕਾ ਤਾਂ ਛੋਟਾ ਈ ਕੰਮ ਮਿੱਕੇ ਦੇ ਜਿਆਦਾ ਨੇ ਵੈਸੇ ਦਲੇਰ ਮਹਿੰਦੀ ਦਾ ਘੱਟ ਏ ਹਜੇ ਨਹੀਂ ਬੜਾ ਮਿੱਕਾ ਜਾਂ ਬੜਾ ਦਲੇਰ ਮਹਿੰਦੀ ਏ

ਤਿੰਨ ਏ ਜੀ ਇੱਕ ਹੋਰ ਏ ਜੀ ਭਰਾ ਏ ਇਹਨਾ ਦਾ ਮੇਰਾ ਖਿਆਲ

ਨਹੀਂ ਇਹ ਨਾ ਦੋਏ ਹੀ ਏ ਮੈਨੂੰ ਲਗਦਾ ਉਹ ਤਾਂ ਤਿੰਨ ਤਾਂ ਸਚ ਉਹ ਨੇ ਵਾਰ ਮਨਮੋਹਨ ਵਾਰਸ ਉਹਨੀ

ਹਾਂਜੀ ਹਾਂ ਘੱਟੋ ਘੱਟ ਇਹ ਹੁਣ ਮੈਂ ਨਾ ਅਹ ਜੇ ਆਪਾਂ ਪੰਜਾਹ ਸਾਲ ਦੇ ਵੀ ਹੋਏ ਤਾਂ

ਹਮ ਫੇਰ ਤਾਂ ਬਹੁਤ ਮਸ਼ਹੂਰ ਏ ਬਸੀ ਹਮ ਮਸ਼ਹੂਰ ਤਾਂ ਹੈਗਾ ਈ ਬੰਦੇ ਬਹੁਤ ਨਿਕਲ ਗਏ ਹੋਏ ਏ ਜੀ ਇੱਥੋ ਐਸੀ ਗੱਲ ਨੀਂ

ਹਮ ਵਿਆਹ ਦੀ ਉਹੀ film ਦੀ ਹੋ ਰਹੀ ਏ ਜੀ ਉਹ ਜਿਹੜੀ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਗੱਡੀ ਜਾਂਦੀ ਏ ਛਲਾਂਗਾ ਮਾਰਦੀ

ਤਿੰਨ ਚਾਰ ਵਾਰ ਹੋ ਗਏ ਨਾ ਤਿੰਨ ਚਾਰ ਦਿਨਾ ਤੋਂ ਵਿਆਹ ਦੀ shooting ਈ ਚੱਲੀ ਜਾ ਰਹੀ ਏ ਉਸ ਚ ਉਹੀ ਦੋ ਤਿੰਨ ਦਿਨ ਤਾਂ ਮੈਂ ਵੀ ਦੇਖੀ ਏ ਉੱਧਰ ਨੂੰ ਜਾਂਦਾ ਤਾਂ ਗੱਲ ਵਧੀਆ ਹੁਣ ਦੇਵੇ

ਹਮ ਉਹ shoot ਕਰਦੇ ਈ ਰਹਿੰਦੇ ਈ ਹੋਣੇ ਏ ਜੀ ਕਿਹੜਾ scene ਲੈਣਾ ਕਿਵੇਂ ਲੈਣਾ

ਖਰਚਾ ਵੀ ਬਹੁਤ ਹੋ ਜਾਂਦਾ ਏ ਜੀ

ਹਾਂਜੀ ਇੱਕ ਬਹੁਤ ਬੜਾ generator ਵੀ ਰਖਿਆ ਹੁੰਦਾ ਇੱਡੀ ਲੰਬੀ ਲੰਬੀ ਤਾਰਾ ਪਾ ਦੇਨੇ ਏ ਜੀ ਇਹ ਲਈਟਾ ਲੁਈਟਾ ਬਾਲਦੇ ਹੋਣੇ ਏ ਜੀ ਉਹਨਾ ਨਾਲ ਨਹੀਂ ਫੇਰ ਮੁਹਲੇ ਵਾਲੇ ਰੋਲਾ ਨੀਂ ਪਾਉਂਦੇ ਸਾਡੇ generator ਅਵਾਜਾ ਆਉਂਦੀਏ ਜੀ ਗਾਹ

ਦੇਖੋ ਤੁਸੀਂ ਕੋਲ ਖਦੇ ਓ ਤਾਂ ਤੁਹਾਨੂੰ ਆਵਾਜ ਆਉਗੀ ਜੇ ਤੁਸੀਂ ਦੋ ਫੂਟ ਖੜੇ ਓ ਤਿੰਨ ਫੂਟ ਤੇ ਤੁਹਾਨੂੰ ਆਵਾਜ ਨੀਂ ਆਉਣੀ

ਕਾਫੀ setup ਹੁੰਦਾ ਇਹਨਾ ਕੋਲ setup ਹਾਂਜੀ ਹਾਂ ਕਾਫੀ ਤਗੜਾ ਹੁੰਦਾ ਟੈਲਰ ਟੁਲਰ ਚ ਖਾਣ ਪੀਣ ਵਾਲੇ ਨਾਲ ਰੱਖੇ ਪਏ ਹੁੰਨੇ ਏ ਹਾਂ ਉਹ ਮੈਂ ਵੀ ਇਸ ਚ ਪਹਿਲੀ ਵਾਰ ਮੈਂ ਵੀ ਹੇਰਾਨ ਰਿਹ ਗਿਆ ਮੈਂ ਕੇ ਦਸ ਇੱਥੇ ਮਸ਼ੀਨਾ ਕਾਤੋ ਡਾਈਏ ਫੇਰ ਪਤਾ ਲੱਗਿਆ ਕੀ ਇਹਨਾ ਦੇ ਕੋਈ ਕਪੜੇ ਕੁਪੜੇ ਨਾਲ ਦੀ ਨਾਲ ਇੱਥੇ ਹੀ ਕਰਦੇ ਹੋਣੇ ਕਪੜੇ ਤਾਂ ਬੜੇ ਬਿਕਾਰ ਜਹੇ ਹੁੰਨੇ ਏ ਮੈਂ ਦੇਖਿਆ ਸੀਗਾ ਇਹਨਾ ਦੇ ਹਾਂ ਮੈਂ ਵੀ ਦੇਖਿਆ note ਕਰਿਆ ਜੀ ਇਹ ਉਹ ਤਾਂ ਬੱਸ ਫ਼ਿਲਮਾ ਚ ਈ ਰੰਗ ਬਿਰੰਗੇ ਵਧੀਆ ਲੱਗਦੇ ਨੇ

ਹਾਂ ਉਹਦਾ ਕਪੜਾ ਨਾ ਉਹ ਨੀਂ ਹੁੰਦਾ ਵਧੀਆ

ਬਾਕੀ ਪਤਾ ਨੀਂ ਹੁਣ ਇਹਨਾ ਦਾ ਹਿਸਾਬ ਕਿਤਾਬ